ਕਾਰਤੂਸ ਵਰਤਣ ਲਈ ਮਜ਼ਬੂਰ ਕੀਤਾ ਤਾਂ ਵੇਰਕਪੁਰ ਦੇ ਮੰਗਲ ਪਾਂਡੇ ਨੇ ਉੱਨੀ ਮਾਰਚ ਅਠਾਰਾਂ ਸੌ ਸਤਵੰਜਾ ਈਸਵੀ ਨੂੰ ਵਿਦਰੋਹ ਦਾ ਵਿਗਲ ਵਜਾ ਦਿੱਤਾ। ਚੌਵੀ ਅਪ੍ਰੈਲ ਅਠਾਰਾਂ ਸੌ ਸਤਵੰਜਾ ਨੂੰ ਮੇਰਠ ਵਿੱਚ ਤੀਸਰੀ ਦੇਸ਼ੀ ਕੋਰਟਵਾਦ ਸੈਨਾ ਨੇ ਨੱਬੇ ਸੈਨਿਕਾਂ ਨੂੰ ਚਰਬੀ ਵਾਲੇ ਕਾਰਤੂਸ ਵਰਤਣ ਲਈ ਕਿਹਾ ਗਿਆ, ਉਹਨਾਂ ਵਿੱਚੋਂ ਪਚਾਸੀ ਸੈਨਿਕਾਂ ਨੇ ਇਹਨਾਂ ਕਾਰਤੂਸਾਂ ਨੂੰ ਵਰਤਣ ਤੋਂ ਇਨਕਾਰ ਕਰ ਦਿੱਤਾ ਨਤੀਜੇ ਵਜੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਉਹਨਾਂ ਨੇ ਸੈਨਿਕਾਂ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ ਅਤੇ ਨੋਂ ਮਈ ਨੂੰ ਉਹਨਾਂ ਨੂੰ ਅੱਠ ਤੋਂ ਦਸ ਸਾਲ ਲਈ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ, ਅਤੇ ਉਹਨਾਂ ਨੂੰ ਜ਼ੰਜ਼ੀਰਾਂ ਵਿੱਚ ਜਕੜ ਦਿੱਤਾ ਗਿਆ, ਜੇਲ ਭੇਜਣ ਤੋਂ ਪਹਿਲਾਂ ਇਹਨਾਂ ਸੈਨਿਕਾਂ ਦਾ ਬਹੁਤ ਅਪਮਾਨ ਕੀਤਾ ਗਿਆ, ਆਪਣੇ ਸਾਥੀ ਸੈਨਿਕਾਂ ਨਾਲ

ਜੇਲ ਦੇ ਅਚਾਨਕ ਹਮਲੇ ਕਰਕੇ ਭਾਰਤੀ ਸੈਨਿਕ ਨੂੰ ਛੁ ਛੂੜਾ ਲਿਆ ਇਸ ਤੋਂ ਬਾਅਦ ਉਹ ਦਿੱਲੀ ਵੱਲ ਚਲੇ ਗਏ, ਅਠਾ ਗਿਆਰਾਂ ਮਈ ਅਠਾਰਾਂ ਸੌ ਸਤਵੰਜਾ ਨੂੰ ਮੇਰਠ ਤੋਂ ਲਗਪਗ ਦੋ ਹਜ਼ਾਰ ਭਾਰਤੀ ਸੈਨਿਕ ਦਿੱਲੀ ਪਹੁੰਚ ਗਏ ਇੱਥੇ ਉਹਨਾਂ ਦੇ, ਉਹਨਾਂ ਨੇ ਦੋ ਹੀ ਦਿਨਾਂ ਵਿੱਚ ਅੰਗਰੇਜ਼ਾਂ ਕਮਾਨ ਜਨਰਲ ਨੂੰ ਹਰਾ ਕੇ ਦਿੱਲੀ ਤੇ ਅਧਿਕਾਰ ਕਰ ਲਿਆ, ਵਿਰੋਧੀਆਂ ਨੇ ਬਹਾਦਰ ਸ਼ਾਹ ਜਫ਼ਰ ਦੂਜੇ ਨੂੰ ਭਾਰਤ ਦਾ ਸਮਰਾਟ ਘੋਸ਼ਿਤ ਕਰ ਦਿੱਤਾ, ਇਸ ਤੋਂ ਬਾਅਦ ਵਿਰੋਧੀਆਂ ਨੇ ਦਿੱਲੀ ਵਿੱਚ ਕਈ ਅੰਗਰੇਜ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਦਿੱਲੀ ਦਾ ਹੱਥੋਂ ਨਿਕਲ ਜਾਣਾ ਅੰਗਰੇਜ਼ਾਂ ਲਈ ਬੜੀ ਸ਼ਰਮ ਦੀ ਗੱਲ ਸੀ, ਇਸ ਲਈ ਦਿੱਲੀ ਤੇ ਦੁਬਾਰਾ ਅਧਿਕਾਰ ਕਰਨ ਲਈ ਉਹਨਾਂ ਨੇ ਕਈ ਯਤਨ ਕੀਤੇ, ਪਰ ਉਹਨਾਂ ਨੂੰ ਕੋਈ ਸਫ਼ਲਤਾ ਨਾ ਮਿਲੀ, ਇਸ ਤਰ੍ਹਾਂ ਸਤਾਬਦ ਦੇ ਸ਼ੁਰੂ ਵਿੱਚ ਜਨਰਲ ਦੀ ਅਗਵਾਈ ਵਿੱਚ ਸਿੱਖਾਂ ਅਤੇ ਦੀ ਇੱਕ ਸੈਨਾ ਦਿੱਲੀ ਪਹੁੰਚੀ, ਜਨਰਲ ਵੀਹ ਸਤੰਬਰ ਨੂੰ ਦਿੱਲੀ ਦੇ ਦੁਬਾਰਾ ਅਧਿਕਾਰ ਕਰਨ ਵਿੱਚ ਸਫ਼ਲ ਹੋ ਗਏ, ਉਸ ਦੇ ਦੋਵੇਂ ਪੁੱਤਰਾਂ ਅਤੇ ਇੱਕ ਪੋਤਰੇ ਨੂੰ ਬੜੀ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਗਈ ਸੀ, ਧੰਨਵਾਦ, ਸਤਿ ਸ੍ਰੀ ਅਕਾਲ। ਹਮ ਮੈ ਕਿਹਾ ਖਿਜੀ ਰਹਿੰਦੀ ਜਦ ਵੀ ਦੇਖੋ

ਉਹ ਮੂਡ ਖਰਾਬ ਹੋ ਜਾਂਦਾ ਤੇਰਾ ਅੜੀਏ ਮੈਨੂੰ ਨਾ ਮੈ ਤੈਨੂੰ ਸੱਚ ਦਸਾ ਨਾ ਮੈਨੂੰ ਨਾ ਆਪਣੇ ਘਰਵਾਲੇ ਦੀ ਤੇ ਆਪਣੀ ਸੱਸ ਸੋਹਰੇ ਦੀ ਕੋਈ ਵੀ ਮੈਨੂੰ ਪੁੱਛਦਾ ਨਾ ਮੇਰਾ ਮੂਡ ਖਰਾਬ ਹੋ ਜਾਂਦਾ ਮੈਨੂੰ ਓਹੀ ਗੱਲਾਂ ਚੇਤੇ ਆ ਜਾਂਦੀਆਂ ਫਿਰ

ਮੈ ਤੈਨੂੰ ਸਿੱਧੀ ਗੱਲ ਦਸਾ ਤੈਨੂੰ ਪਤਾ ਏ ਨਾ ਕੇ ਏਦਾਂ ਏਦਾਂ ਕਰਦਾ ਆ ਤੈਨੂੰ ਤਲਾਕ ਲੈ ਲੈਣਾ ਚਾਹੀਦਾ ਉਸੀ ਟੈਮ ਹਾਂ ਮੇਰੀ ਮਾਂ ਨੇ ਬਹੁਤ ਲੈਣ ਦੇਣਾ ਸਾ ਮੈਨੂੰ ਮੈ ਜਾਣਾ ਕਿਦੇ ਨਾ ਉਹ ਮੈਨੂੰ ਓਦਾਂ ਚਲ ਕੇ ਰਾਜੀ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ ਮੈ ਤਾ ਓਹਨੂੰ ਛਿੱਬੂ ਨੂੰ ਦੱਸਣੀ ਆ। ਛਿੱਬੂ ਕਹਿੰਦੀ ਹਾਏ ਤੂੰ ਰਹਿੰਦੀ ਕਿਦਾਂ ਕਹਿੰਦੀ ਮੈ ਤਾ ਮਰ ਈ ਜਾਵਾ ਕਹਿੰਦੀ ਮੈ ਕਿਹਾ ਮੈ ਮਰਨੇ ਦੀ ਕੋਸ਼ਿਸ਼ ਕੀਤੀ ਇਕ ਬਾਰ ਅੜੀਏ ਮੈ ਬਹੁਤ ਜਿਆਦਾ ਘੁਟਣ ਚ ਆਪਣੀ ਲਾਈਫ ਜੀ ਰਹੀ। ਫ੍ਰੀਡਮ ਰਹਿ ਫ੍ਰੀਡਮ ਚ ਜੇ ਮੈ ਓਹਨੂੰ ਛੱਡ ਵੀ ਦਿੱਤਾ ਜਿਹੜਾ ਕੁਛ ਆ ਮੈ

ਅੜੀਏ ਕਹਿਣ ਦੀਆ ਗੱਲਾਂ ਮੈ ਜਿਹੜਾ ਏਦਾਂ ਕਰਦਾ ਆ ਨਾ ਓਹਨੂੰ ਨਾ ਹੋਣ ਦਿਓ ਅੜੀਏ ਕਹਿਣ ਦੀਆ ਗੱਲਾਂ ਤੂੰ ਕਹਿੰਦੀ ਨਾ ਹੱਥ ਫੜ ਲੈਣਾ ਫੜ ਲੈਣਾ ਚਾਹੀਦਾ ਜਦ ਪੈਂਦੀਆਂ ਹੁੰਦੀਆਂ ਨਾ ਉਸੇ ਵੇਲੇ ਪਤਾ ਲਗਣਾ ਕੀ ਹੱਥ ਕਿੰਨਾ ਕਾ ਫੜ ਹੁੰਦਾ। ਇਹਨਾਂ ਜ਼ੋਰ ਹੁੰਦਾ ਓਵੀ ਮੇਰੇ ਚ ਇਹਨਾਂ ਜ਼ੋਰ ਹੇਗਾ ਜਿਨ੍ਹਾਂ ਓਦੇ ਚ ਥਾ ਮੇਰੀ ਮੰਮੀ ਤਾ ਬੜੀ ਆਉਣੀ ਸੀ ਨਾ ਤੁਸੀ ਤਾ ਮੈ ਕਿਹਾ ਮੰਮੀ ਜ਼ਿੰਦਗੀ ਰੋਲਤੀ ਆ ਦੀਦੀ ਦੀ ਹੇਨਾ ਮੈ ਕਿਹਾ ਮੇਰੀ ਮੰਮੀ ਨੂੰ ਏਦਾਂ ਮੇਰੇ ਡੈਡੀ ਨੇ ਨਾ ਵਾਲਾ ਤੇ ਕਰੀਸ ਕੇ ਨਾ ਬਾਹਰ ਨੂੰ ਕਢਿਆ ਮਤਲਬ ਉਸੀ ਟੈਮ ਹੱਥ ਨਹੀਂ ਮਾਰਨਾ ਦੂਸਰੀ ਵਾਰ ਫਿਰ ਮੰਮੀ ਪਰ ਹੱਥ ਚੱਕਿਆ ਤਾ ਮੰਮੀ ਬੋਲੀ ਮੈ ਹੱਥ ਓਦਾਂ ਪਕੜ ਲਿਆ ਥਾ ਨਾਲੇ ਮੈ ਜੇ ਇਕ ਮਾਰਾ ਤੇ ਮੈ ਓਹਨੂੰ ਦੋ ਮਾਰਦੀ ਸੀ ਨਾਲੇ ਮੈ ਸੁਣਾ ਵੀ ਦਿੰਦੀ ਸੀ ਕੇ ਤੇਰੇ ਕੰਮ ਨਹੀਂ ਮੰਮੀ ਸਾਰਾ ਕੁਛ ਦੇਖਿਆ ਵਾ ਮੰਮੀ ਨੇ ਤਾ ਤੇਰੇ ਨਾਲੋਂ ਜਿਆਦਾ ਵਾ ਤੇਰੇ ਤਾ ਸੱਸ ਸੋਹਰੇ ਦੀ ਮੇਰੀ ਮੰਮੀ ਦੇ ਸੱਸ ਸੋਹਰੇ ਦੀ ਤੇ ਪਰ ਪੰਜ ਘਰ ਚ ਜਿਹੜੇ ਕੇ ਮੰਮੀ ਕੋ ਰੋਜ਼ ਆਂਦੇ ਸੀ ਗੱਲਾਂ ਕਰਦੇ ਲੜਾਈਆਂ ਪਵਾਂਦੇ ਥੇ ਫਿਰ ਤਮਾਸ਼ਾ ਦੇਖਦੇ ਖੜ੍ਹਾ ਕਰ ਕੇ ਸਾਰੀਆਂ ਨੂੰ ਸਾਡਾ ਘਰ ਸਾਰੇ ਮਜ਼ੇ ਲੈਂਦੇ ਸੀ ਹਸਦੇ ਹੁੰਦੇ ਸੀ ਵਿਚਾਰੀ ਮੇਰੀ ਮੰਮੀ ਨਾ ਬੁਰਾ ਕਰਦੇ ਹੁੰਦੇ ਸੀ ਸਾਰੇ ਈ ਫਿਰ ਮੇਰਾ ਡੈਡੀ ਕਦੇ

ਵੇਹੜੇ ਚ ਵੇਖਲਾ ਕੋਈ ਬੋਲਿਆ ਇਹਨੂੰ ਬਨ ਕੇ ਨਾ ਅੱਗ ਲਗਾਦੇ ਤੇ ਮੇਰੇ ਡੈਡੀ ਨੂੰ ਬੋਲਿਆ ਹੇਨਾ ਮੈਨੂੰ ਨਹੀਂ ਬੋਲਦੀ ਬੰਨ ਕੇ ਅੱਗ ਲਗਾਤੀ ਮੈ ਤਾ ਮਰਨਾ ਮਰਨਾ ਮੈ ਤੈਨੂੰ ਨਾਲ ਵੀ ਲੈ ਕੇ ਮਰਨਾ ਏ ਫਿਰ ਮੇਰਾ ਡੈਡੀ ਡਰ ਵੀ ਗਿਆ ਥਾ

ਯਾਰ ਮੈ ਹਜ਼ਾਰ ਵਾਰੀ ਰੋਕਿਆ ਵਾ ਠੀਕ ਆ ਮੈ ਹਜ਼ਾਰ ਵਾਰੀ ਲੱਤਾ ਬਾਹਾਂ ਮਾਰੀਆ ਓਹਨਾ ਨੂੰ

ਲੈ ਪਤਾ ਲਗਦਾ ਓਧਰੋਂ ਕਿਧਰੋਂ ਕਿਧਰੋਂ ਹੱਥ ਆ ਜਾਂਦਾ ਥੱਪੜ ਮਾਰਨ ਦੇ ਲਈ ਹੱਥ ਓਦੋ ਪਤਾ ਨਹੀਂ ਲਗਦਾ ਕਿਸੇ ਵੇਲੇ ਵੱਜ ਗਿਆ। ਦੇਖ ਤੇਰੇ ਕੁੜੀ ਤੋਂ ਬਾਅਦ ਤੇਰੇ ਨਾ ਇਹਨਾ ਕੁਛ ਹੋਇਆ ਤੈਨੂੰ ਉਸਤੋਂ ਬਾਅਦ ਤਲਾਕ ਲੈ ਲੈਣਾ ਚਾਹੀਦਾ ਸੀ ਤਾ ਕੇ ਸਿੱਧੀ ਗੱਲ ਸੀ ਅਜਕਲ ਤਲਾਕਾ ਦੀਆ

ਮਤਲਬ ਜੇ ਹੋਗਿਆ ਕਿਆ ਪਤਾ ਸਭ ਸਹੀ ਹੋ ਜਾਵੇ ਠੀਕ ਹੋ ਜਾਵੇ ਸਭ ਕੁਛ ਉਹ ਕਹਿੰਦੀ ਬਦਲ ਜਾਣਾ ਹੈਂ ਫਲਾਣੀ ਨੇ ਬਦਲ ਜਾਣਾ ਦਸ ਹੋਗਿਆ ਕੋਈ ਨਹੀਂ ਬਦਲਿਆ। ਉਲਟਾ ਹੋਰ ਬਿਗੜ ਗਿਆ ਹੋਣਾ ਇਹਨਾਂ ਨੂੰ ਇਹ ਹੋਗਿਆ ਨਿਆਣਾ ਹੋਗਿਆ ਹੁਣ ਕਿਥੇ ਜਾਣਾ ਹੁਣ ਇਕ ਕਰਨੇ ਨੂੰ ਫਿਰੇਗਾ ਬੀ ਉਹ ਤਾ ਮੈ ਆਪਣੀ ਕੋਈ ਵੀ ਇਨਸਾਨ ਸਾਰੇ ਚਾਉਂਦੇ ਵਿਆਹ ਤੋਂ ਬਾਅਦ ਨਿਆਣਾ ਹੋ ਜਾਵੇ ਤਾ ਕੀ ਕੁੜੀ ਫਸ ਜਾਵੇ ਫਿਰ ਉਸਤੇ ਬਾਅਦ ਈ ਇਹਨੇ ਇਹਨਾਂ ਸਾਰੇ ਆਪਣਾ ਅਸਲੀ ਰੰਗ ਦਸ ਦਿੰਦੇ ਪਰ ਇਕ ਕੁੜੀ ਦੀ ਹੁੰਦੀ ਨਾ ਜਦੋ ਵਿਆਹ ਹੁੰਦਾ ਨਾ ਮੈਕਸੀਮਮ ਓਵੀ ਨਾ ਆਪਣੇ ਵਿਆਹ ਤੋਂ ਬਾਅਦ ਸਭ ਕੁਛ ਨਹੀਂ ਬੋਲਦੀ ਕਿਉਂਕਿ ਓਹਨੂੰ ਇਹ ਹੁੰਦਾ ਕੀ ਮੈ ਜੇ ਕੁਛ ਬੋਲੀ ਤੇ ਇਹਨਾਂ ਮੈਨੂੰ ਮੇਰੇ ਘਰ ਬਿਠਾਲ ਦੇਣਾ ਜੇ ਲੜਾਈ ਜਗੜਾ ਹੋਈ ਜਿਹੜਾ ਕੁਛ ਹੁੰਦਾ ਨਾ ਸਾਰਾ ਕੁਝ ਸਹਿ ਲੈਂਦੀ ਲੇਕਿਨ ਜਦੋ ਓਦਾਂ ਨਿਆਣਾ ਹੋ ਜਾਂਦਾ ਨਾ ਨਿਆਣੇ ਹੋਣੇ ਤੇ ਵੀ ਦੋ ਤਿੰਨ ਸਾਲ ਬਾਅਦ ਨਾ ਫਿਰ ਉਹ ਬੋਲਣਾ ਸ਼ੁਰੂ ਕਰਦੀਆਂ ਫਿਰ ਉਹ ਜਵਾਬ ਦਿੰਦੀਆ ਓਹਨਾ ਨੂੰਨਾ ਅੜੀਏ ਸਹਿੰਦਾ ਸੁਹੰਦਾ ਕੋਈ ਨਹੀਂ ਓ ਅਜਕਲ ਨਹੀਂ ਸਹਿ ਹੁੰਦਾ ਸਹਿ ਕਿਸੇ ਤੋਂ ਵੀ ਨਹੀਂ ਹੁੰਦਾ ਉਹ ਮੇਰੀ ਭਾਭੀ ਆ ਜਿਹੜੀ

ਪੀ ਜਾਂਦੀ ਸੀ ਆਸ਼ੂ ਅੱਖਾਂ ਸਾਫ ਕਰ ਲੈਂਦੀ ਸੀ ਓਸੀ ਵੇਲੇ ਬਾਹਰ ਨਹੀਂ ਦਿਖਣ ਦਿੰਦੀ ਸੀ ਉਹ ਫਿਰ ਉਹ ਕਹਿੰਦੀ ਚਲ ਮੇਰੇ ਤਾ ਕਹਿੰਦੀ ਮੇਰਾ ਤਾ ਹੁਣ ਅਗਲੀ ਕੰਮ ਕਰਦੀ ਰਹਿੰਦੀ ਬਿਮਾਰ ਵੀ ਸੀ ਗੀ ਨਾ ਤਾ ਵੀ ਰੋਟੀ ਬਣਾ ਬਣੂ ਕੇ ਦੇਣੀ ਹੁੰਦੀ ਸਾਰੀਆਂ ਨੂੰ ਸੱਸ ਓਦੀ ਕੁਛ ਵੀ ਨਹੀਂ ਕੰਮ ਕਰਦੀ ਸੀ ਨਨਾਣ ਅੱਗੇ ਤੇ ਪੰਪ ਦਿੰਦੀ ਹੁੰਦੀ ਸੀ ਅੜੀਏ ਏਦੀ ਕਰਦੇ ਸੀ ਮੇਰੇ ਨਾ ਏਦੀ ਕਰਦੇ ਸੀ ਇਹ ਮੈਨੂੰ ਪਤਾ ਓਸੀ ਵੇਲੇ ਕਮਰੇ ਵਿੱਚੋ ਵਾਲਾ ਤੋਂ ਕਰੀਸ ਕੇ ਨਾ ਪੌੜੀਆਂ ਤੋਂ ਥਲੇ ਲੈ ਆਉਂਦਾ ਸੀ ਇਹਨਾਂ ਬਾਲਾ ਨੂੰ ਹੱਥ ਈ ਨਹੀਂ ਲਾਉਣ ਦੇਣਾ ਚਾਹੀਦਾ ਥਾ ਨਾਲ ਈ ਜਿਥੇ ਫੜ ਈ ਲਿਆ ਫਿਰ, ਫਿਰ ਕਿਆ ਹੋਇਆ ਤੂੰ ਤੇ ਕਿਆ ਫਾਇਦਾ ਪੜ੍ਹੀ ਲਿਖੀ ਹੋਣ ਦਾ ਜਿਦਣ ਓਦਾਂ ਜਿਹੜਾ ਆਖਦਾ ਹੁੰਦਾ ਕਹਿੰਦਾ ਤੇਰੇ ਤੋਂ ਇਕ ਦੀ ਹਾਰ ਨਾ ਹੋਈ ਤੂੰ ਏਦਾਂ ਕਿਹੇ ਦਿਨ ਆਪਣੀ ਸੱਸ ਨੂੰ ਕਹਿ ਹਾਂ ਤੁਹਾਨੂੰ ਵੀ ਏਦਾਂ ਈ ਸੁਧਾਰਿਆ ਥਾ ਮਾਰ ਕੁੱਟ ਕੇ ਇਹਨਾਂ ਨੇ

ਤੇ ਜਦੋ ਕਿਤੇ ਨਾ ਜਦੋ ਮੈ ਘਰੋਂ ਠਾਣੇ ਗਈ ਮੈਨੂੰ ਨਾ ਥੱਪੜ ਅੱਖ ਪੌਣ ਲਗ ਪਈ ਅੜੀਏ ਓਦੀ ਅੱਖ ਚ ਨਾ ਲੈੱਟ ਆਉਣ ਲਗ ਪੀ ਚਲੋ ਖੁਲੀਆਂ ਅੱਖਾਂ ਚ ਜਿਹੜੀ ਨਾਲ ਮਿਲੀ ਹੀ ਉਹ ਮੈ ਸ਼ਾਇਦ ਡਰੌਪਾ ਡਰੂਪਾ ਪਾਈਆ ਤਾ ਹੁਣ ਜਾ ਕੇ ਠੀਕ ਹੋਈ ਉਹ ਜਿਦੇ ਨਾਲ ਏਦੀ ਅੱਖ ਚ ਲੈੱਟ ਆਉਣ ਲਗ ਪਈ ਧੁੰਦਲਾ ਧੁੰਦਲਾਪਨ ਹੋਗਿਆ ਸਾਰਾ ਚਿੱਟੀ ਚਿੱਟੀ ਅੱਖ ਸੀ ਗੀ

ਤੇਰਾ ਬੂੜਾ ਏਦਾਂ ਗੰਦਾ ਕਿ ਤੇਰਾ ਬੂੜਾ ਲੱਖ ਲਾਹਨਤ ਆ ਤੇਰੇ ਬੂੜੇ ਦੀ ਲੈ ਮੈ ਕਿਹਾ ਤੇਰਾ ਬੂੜਾ ਆਪਣੀ ਨੂੰ ਹੱਥ ਪਾਈ ਜਾਂਦਾ ਇਧਰ ਓਧਰ ਹੱਥ ਲਾਂਦਾ ਫਿਰਦਾ ਉਹ ਹੈਨੀ ਲੱਖ ਲਾਹਨਤ ਤੇ ਤੈਨੂੰ ਮੇਰਾ ਦੇਖਿਆ ਨਹੀਂ ਮੈਨੂੰ ਹੁਣ ਤੇਰੇ ਸਾਹਮਣੇ ਹੱਥ ਇਹਨੂੰ ਕੋਈ ਹੇਗੀ ਨਹੀਂ ਸ਼ਰਮ ਕਾਜ ਬਸ ਮੈ ਲੰਮੀ ਪੈ ਗਈ ਫਿਰ ਵੀ ਤਾ ਆਪਣੇ ਆਪ ਥੱਪੜ ਮਾਰਨ ਲਗੀ ਉਹ ਅੱਖ ਚ ਵੱਜ ਗਿਆ ਫਿਰ ਕਿਆ ਹੋਇਆ ਮੈਨੂੰ ਚੜੇ ਗੁੱਸਾ ਬਾਅਦ ਚ ਮੈਨੂੰ ਲੈੱਟ ਫੜ ਕਾ ਨਾ ਮੇਰੇ ਕਿਡੀ ਜ਼ੋਰ ਨਾਲ ਮੇਰੇ ਮੁੱਕੇ ਮਾਰੇ ਲੱਤਾਂ ਮਾਰੀਆ। ਫਿਰ ਨਾ ਮੈਨੂੰ ਸਾਮਣੇ ਵਾਈਪਰ ਦੀਖਿਆ ਮੈ ਚੱਕਿਆ ਵਾਈਪਰ ਨੂੰ ਮੈ ਵਾਈਪਰ ਨਾ ਓਹਨੇ ਕੀ ਕੀਤਾ ਵਾਈਪਰ ਮੇਰੇ ਹੱਥੋਂ ਖੋ ਲਈ ਜ਼ੋਰ ਨਾਲ ਫਿਰ ਮੇਰੀ ਪਿੱਠ ਤੇ ਵਾਈਪਰ ਮਾਰੇ ਫਿਰ ਸਾਰੇ ਵਾਈਪਰ ਦੇ ਨਿਸ਼ਾਨ ਮੇਰੀ ਪਿੱਠ ਤੇ ਤੂੰ ਇਹਨੀ ਮਾਰ ਖਾ ਕੇ ਏਦੇ ਕੋ ਕਿਦਾਂ ਰਹਿ ਗਈ ਮੈਨੂੰ ਤਾ ਤੈਨੂੰ ਇਹਨਾਂ ਬੋਲਦਾ ਤੂੰ ਇਹਨਾ ਸਹਿ ਕਿਦਾ ਲਿਆ ਤੈਨੂੰ ਪੁਲਿਸ ਆਲੇ ਹੈਨੀ ਦਿਖੇ ਤੇਰੇ ਕੋ ਰਿਪੋਰਟ ਨਹੀਂ ਲਿਖਾ ਹੁੰਦੀ ਥੀ ਕਿ ਮੇਰੇ ਪਰ ਹੱਥ ਚੱਕਦੇ ਤੂੰ ਇੰਨੀ ਪੜ੍ਹੀ ਲਿਖੀ ਹੋ ਕੇ ਤੂੰ

ਤੇ ਤੂੰ ਪੜ੍ਹੀ ਲਿਖੀ ਹੋਈ ਕਿੰਨੀ ਵਾਰ ਨਖਸਮੇ ਨੂੰ ਬੋਲੀ ਤਿੰਨ ਵਾਰ ਮੈਨੂੰ ਕੁੱਟਣ

ਮੈਨੂੰ ਕਹਿੰਦਾ ਮੈ ਨਾ ਤੈਨੂੰ ਮਾਰ ਈ ਦੇਣਾ ਚੜਦਾ ਪਤ ਈ ਨਹੀਂ ਲੱਗਣ ਦਿੰਦਾ ਓਹਨੂੰ ਕਹਿ ਤ ਮਾਰ ਤਾ ਸਹੀ ਮੈਨੂੰ ਤੇ ਦਸ ਨਾ ਜਦੋ ਮੈਨੂੰ ਕੁੱਟ ਪੈ ਜਾਂਦੀ ਫਿਰ ਇਹਨਾਂ ਰੋਵਾ ਇਹਨਾਂ ਰੋਵਾ ਤੇ ਓਦੇ ਨਾ ਮੈਨੂੰ ਨਾ ਗਲੇ ਚ ਬਾਹਾਂ ਪਾ ਕੇ ਨਾ ਮੇਰੇ ਮੂੰਹ ਨਾ ਜ਼ੋਰ ਕੇ ਰੋਇਆ ਕਰਾ। ਨਹੀਂ ਇਹਨੂੰ ਸ਼ਰਮ ਨਹੀਂ ਆਉਂਦੀ ਮੁੰਡਾ ਵੱਡਾ ਹੋਇਆ ਪਿਆ ਤੇ ਓਹਦੇ ਸਾਹਮਣੇ ਮਾਰੀ ਜਾਂਦਾ

ਜਿਦਾ ਆਉਂਦਾ ਨਾ ਪਿਆਰ ਨਾਲ ਤਾ ਮੈਨੂੰ ਕਿਸੇ ਨੇ ਨਹੀਂ ਗੱਲ ਕੀਤੀ ਜਿਨ੍ਹੇ ਪਿਆਰ ਨਾਲ ਉਹ ਕਰਦਾ ਮੰਮਾ ਏਦਾਂ ਮੰਮਾ ਏਦੀ ਮੰਮਾ ਖਾਲੀ ਮੰਮਾ ਕੌਡੀ ਕੇ ਜਿਵੇ ਗੁੱਸਾ ਬੀ ਹੋ ਜਾਂਦਾ ਨਾ

ਏਦਾਂ ਕਰਦਾ ਏਦੇ ਨਾਲੋਂ ਏਦੇ ਪਿਓ ਨੂੰ ਲਗਾ ਹੀ ਕੀ ਮੁੰਡੇ ਨੂੰ ਬੜਾ ਪਤਾ ਕੀ ਮੈ ਆਪਣੀ ਮੰਮੀ ਨੂੰ ਖੁਸ਼ ਰੱਖਣਾ।

ਪੱਕੇ ਪੈਰ ਹੋਏ ਤਾਂ ਹੀ ਜਾਈ ਉੱਥੇ ਨਹੀਂ ਤੇ ਜੁੱਤੀਆਂ ਖਾਨ ਨਾ ਜਾਈ ਘੜੀ ਬੈਠੀ ਰਹਿ ਅਰਾਮ ਨਾਲ ਇੱਥੇ ਵੀ ਜੁੱਤੀਆਂ ਈ ਖਾਇਆ ਕਰਦੀ ਇੱਥੇ ਬੜਾ ਉੱਥੇ ਕਮ ਸੇ ਕਮ ਤੈਨੂੰ ਮਾਰਿਆ ਤਾ ਨਹੀਂ ਕਰਦੇ ਥੇ ਅੜੀਏ ਦਸ ਫਿਰ ਅੱਗੇ ਇਹਨੂੰ ਸ਼ਰਮ ਨਹੀਂ ਆਈ ਜਦੋ ਇਹਨੂੰ ਗੁਸਾ ਚੜਿਆ ਹੋਇਆ ਮੈਨੂੰ ਕਾਤੋ ਇੱਥੇ ਈ ਚਬ ਦੇਵਾ ਏਦੇ ਚ ਜ਼ੋਰ ਦੇਖੀ ਕਿੰਨਾ ਫਿਰ ਵਾਈਪਰ ਨਾ ਨਾ ਲੱਤਾ ਭੰਨੀਆ ਉਦੀਆਂ ਖੜੀਆ ਕਰ ਕੇ ਫਿਰ ਨਾ ਵਾਈਪਰ ਨੂੰ ਨਾ ਮੇਰੇ ਹੱਥ ਚ ਮਾਰਿਆ ਇੱਥੇ ਨਾ ਖੂਨ ਖੜ੍ਹਾ ਹੋਗਿਆ ਇੱਥੇ ਹੱਥ ਚ ਨਾ ਇਕ ਪਾਸੇ ਨੂੰ ਉਹ ਲਾਲ ਤੇ ਕਾਲੀ ਕਾਲੀ ਜੀ ਬਣ ਗਈ ਹੀ ਫਿਰ ਉਹ ਮੈ ਨਾ ਕੰਡੇ ਨਾਲ

ਫੋਨ ਕਰਦੀਆਂ ਫੋਨ ਕਰ ਦੀਆ ਮੈ ਤੈਨੂੰ। ਸਤਿ ਸ੍ਰੀ ਅਕਾਲ। ਮੈਂ ਪੰਜਾਬੀ ਦਾ topic ਬੋਲਣ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਸਿੱਖ ਧਰਮ ਦਾ ਵਿਕਾਸ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅਧਿਆਤਮਕ ਵਿਰਾਸਤ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਗੱਦੀ ਦੀ ਪਰੰਪਰਾ ਸ਼ੁਰੂ ਕੀਤੀ। ਪੰਦਰਾਂ ਸੌ ਉਨਤਾਲੀ ਈਸਵੀ ਤੋਂ ਪੰਦਰਾਂ ਸੌ ਇਕਾਸੀ ਈਸਵੀ ਤੱਕ ਦਾ ਸਮਾਂ ਸਿੱਖ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸੇ ਸਮੇਂ ਦੌਰਾਨ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਗਤ-ਪੰਗਤ, ਮੰਜੀ ਅਤੇ ਮਸਦ ਪ੍ਰਥਾ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਅਤੇ ਵਿਸਥਾਰ ਕੀਤਾ। ਗੁਰੂ ਸਾਹਿਬਾਨ ਦੇ ਅਦੁੱਤੀ ਯੋਗ ਅਹ ਯੋਗਦਾਨ ਸਦਕਾ ਸਿੱਖ ਧਰਮ ਚਾਰੇਂ ਦਿਸ਼ਾਵਾਂ ਵੱਲ ਫੈਲ ਗਿਆ। ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਇਕਤੀ ਮਾਰਚ, ਪੰਦਰਾਂ ਸੌ ਚਾਰ ਈਸਵੀ ਵਿੱਚ ਮੱਤੇ ਦੀ ਸਰਾਏ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ੍ਰੀ ਫੇਰੂ ਮੱਲ ਅਤੇ ਮਾਤਾ ਦਾ ਨਾਂ ਸਦਰਾਈ ਦੇਵੀ ਸੀ। ਇਹਨਾਂ ਦਾ ਵਿਆਹ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਨਾਲ ਹੋਇਆ। ਭਾਈ ਲਹਿਣਾ ਜੀ ਦੇ ਦੋ ਪੁੱਤਰ ਦਾਤੂ ਤੇ ਦਾਸੂ ਅਤੇ ਦੋ ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਸੀ। ਪੰਦਰਾਂ ਸੌ ਛੱਬੀ ਈਸਵੀ ਵਿੱਚ ਬਾਬਰ ਦੇ ਪੰਜਾਬ ਤੇ ਹਮਲੇ ਕਾਰਨ

ਮਾਤਾ ਜਵਾਲਾ ਜੀ ਦੀ ਯਾਤਰਾ ਤੇ ਜਾਂਦੇ ਸਨ। ਇੱਕ ਦਿਨ ਉਹਨਾਂ ਨੇ ਭਾਈ ਜੋਧਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ। ਸ਼੍ਰੀ ਗੁਰੂ ਜੀ ਦੀ ਬਾਣੀ ਸੁਣ ਕੇ ਭਾਈ ਲਹਿਣਾ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਚਲੇ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਭਾਈ ਲਹਿਣਾ ਜੀ ਤੇ ਇੰਨਾ ਪ੍ਰਭਾਵ ਪਿਆ ਕਿ ਉਹ ਗੁਰੂ ਜੀ ਦੇ ਸਿੱਖ ਬਣ ਕੇ ਕਰਤਾਰਪੁਰ ਵਿੱਚ ਹੀ ਗੁਰੂ ਜੀ ਦੀ ਸੇਵਾ ਵਿੱਚ ਰਹਿਣ ਲੱਗ ਪਏ। ਉਹਨਾਂ ਦੀ ਸੱਚੀ ਭਗਤੀ ਅਤੇ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੇ ਗਲ

ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੋ ਸਤੰਬਰ ਪੰਦਰਾਂ ਸੌ ਉਨਤਾਈ ਈਸਵੀ ਤੋਂ ਉਨਤੀ ਮਾਰਚ, ਪੰਦਰਾਂ ਸੌ ਬਵੰਜਾ ਈਸਵੀ ਤੱਕ ਗੁਰਗੱਦੀ ਤੇ ਬਿਰਾਜਮਾਨ ਰਹੇ। ਇਸ ਸਮੇਂ ਦੌਰਾਨ ਗੁਰੂ ਜੀ ਨੇ ਸਿੱਖ ਪ੍ਰਬੰਧ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। ਪਹਿਲਾ- ਗੁਰਮੁੱਖੀ ਲਿਪੀ ਦਾ ਇਸ ਲਿੱਪੀ ਦਾ ਜਨਮ ਭਾਵੇਂ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋ ਚੁੱਕਿਆ ਸੀ ਪਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਲਿੱਪੀ ਨੂੰ ਮਿਆਰੀ ਰੂਪ ਪ੍ਰਦਾਨ ਕਰ ਦਿੱਤਾ। ਜਿਸ ਕਾਰਨ ਇਹ ਲਿੱਪੀ ਆਮ ਲੋਕਾਂ ਵਿੱਚ ਹਰਮਨ ਪਿਆਰੀ ਬਣ ਗਈ। ਗੁਰੂ ਜੀ ਨੇ ਇਸ ਲਿੱਪੀ ਨੂੰ ਗੁਰਮੁੱਖੀ ਲਿਪੀ ਗੁਰੂਆਂ ਦੇ ਮੁੱਖ ਵਿੱਚੋਂ ਨਿਕਲਣ ਵਾਲੀ ਦਾ ਨਾਂ ਦਿੱਤਾ। ਗੁਰੂ ਜੀ ਨੇ ਗੁਰਮੁਖੀ ਵਿੱਚ ਬਾਲ-ਬੋਧ ਵੀ ਲਿਖਿਆ। ਗੁਰੂ ਜੀ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿੱਚ

ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਵੀ ਨਾਨਕ ਨਾਂ ਹੇਠ ਬਾਣੀ ਦੀ ਰਚਨਾ ਕੀਤੀ। ਲੰਗਰ ਪ੍ਰਥਾ ਦਾ ਵਿਸਥਾਰ- ਲੰਗਰ ਪ੍ਰਥਾ ਦਾ ਆਰੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਇਹ ਪ੍ਰਥਾ ਇੱਕ ਮਹੱਤਵਪੂਰਨ ਸੰਸਥਾ ਬਣ ਗਈ। ਸ਼੍ਰੀ ਲੰਗਰ ਦੀ ਦੇਖ-ਰੇਖ ਉਹਨਾਂ ਦੀ ਧਰਮ ਪਤਨੀ ਬੀਬੀ ਖੀਵੀ ਜੀ ਆਪ ਕਰਦੇ ਸਨ। ਲੰਗਰ ਇਸਤਰੀ-ਪੁਰਸ਼, ਬੱਚੇ, ਗਰੀਬ ਬੇਸਹਾਰੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛੱਕਦੇ ਸਨ। ਲੰਗਰ ਗੁਰੂ ਘਰ ਨੂੰ ਮੰਨਣ ਵਾਲੀ ਸੰਗਤ ਵੱਲੋਂ ਦਿੱਤੇ ਗਏ ਦਾਨ ਨਾਲ ਚੱਲਦਾ ਸੀ। ਲੰਗਰ ਪ੍ਰਥਾ ਨਾਲ ਸਮਾਜ, ਭਾਈਚਾਰਾ, ਆਪਸੀ ਸਹਿਯੋਗੀ ਤੇ ਵੰਡ ਕੇ ਛੱਕਣ ਦੀ ਭਾਵਨਾ ਦਾ ਵਿਕਾਸ ਹੋਇਆ। ਚੌਥਾ ਸੰਗਤ ਪ੍ਰਥਾ ਦਾ ਵਿਕਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਪ੍ਰਥਾ ਆਰੰਭ ਕੀਤੀ। ਸੰਗਤ ਦਾ ਅਰਥ ਹੈ ਕਿ ਧਾਰਮਿਕ ਇੱਕਠ ਜਿਸ ਵਿੱਚ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਹਿੱਸਾ ਲੈਂਦੇ ਹਨ। ਬਾਅਦ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸੰਗਤ ਨੂੰ ਇੱਕ ਨਵਾਂ ਸਰੂਪ ਦਿੱਤਾ। ਖਡੂਰ ਸਾਹਿਬ ਵਿੱਚ ਰੋਜਾਨਾ ਸਵੇਰੇ ਸ਼ਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਸ਼ਬਦ ਕੀਰਤਨ ਕਰਦੇ ਕੀਤਾ ਜਾਂਦਾ ਸੀ। ਇਸ ਪ੍ਰਕਾਰ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸੰਗਤ ਪ੍ਰਥਾ ਨੂੰ ਹੋਰ ਕੀਤਾ। ਇਸ ਨੇ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਰੀਰਕ ਵਿਕਾਸ ਤੇ ਜੋਰ ਸਰੀਰਕ ਵਿਕਾਸ ਤੇ ਜੋਰ- ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦਾ ਅਧਿਆਤਮਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਖਡੂਰ ਸਾਹਿਬ ਵਿੱਚ

ਸ਼੍ਰੀ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਹੇਠ ਗੋਇੰਦਵਾਲ ਨਗਰ ਦੀ ਸਥਾਪਨਾ ਕੀਤੀ। ਸਮਾਂ ਪਾ ਕੇ ਗੋਇੰਦਵਾਲ ਸਿੱਖਾਂ ਦਾ ਇੱਕ ਵੱਖਰਾ ਪ੍ਰਮੁੱਖ ਕੇਂਦਰ ਬਣ ਗਿਆ। ਉਤਰਾਧਿਕਾਰੀ ਦੀ ਨਿਯੁਕਤੀ- ਪੰਦਰਾਂ ਸੌ ਬਵੰਜਾ ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੱਤੀ। ਉਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ

ਉਹਨਾਂ ਨੇ ਤੇਰਾਂ ਸਾਲ ਤੱਕ ਸਿੱਖ ਧਰਮ ਦੀ ਨਿਸ਼ਕਾਮ ਭਾਵ ਨਾਲ ਸੇਵਾ ਕੀਤੀ। ਸ਼੍ਰੀ ਗੁਰੂ ਅਮਰਦਾਸ ਜੀ- ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪੰਜ ਮਈ, ਚੌਦਾਂ ਸੌ

ਬੀਬੀ ਦਾਨੀ ਅਤੇ ਬੀਬੀ ਭਾਨੀ ਸੀ। ਸ਼੍ਰੀ ਗੁਰੂ ਅਮਰਦਾਸ ਜੀ ਹਰ ਸਾਲ ਹਰਿਦੁਆਰ ਵਿਖੇ ਗੰਗਾ ਇਸਨਾਨ ਕਰਨ ਲਈ ਜਾਂਦੇ ਸਨ ਪਰੰਤੂ ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਸ਼੍ਰੀ ਗੁਰੂ ਅੰਗਦ ਦੇਵ ਜੀ ਪੁੱਤਰੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਦੀ ਧਰਮ ਪਤਨੀ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ। ਉਹ ਬਹੁਤ ਪ੍ਰਭਾਵਿਤ ਹੋਏ। ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖਡੂਰ ਸਾਹਿਬ ਗਏ ਅਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ।

ਹੈਲੋ ਹਨ ਜੀ ਸਤ ਸ਼੍ਰੀ ਕਾਲ ਗੀ ਸਤ ਸ਼੍ਰੀ ਕਾਲ ਜੀ ਹੋਰ ਕੀ ਹਾਲ ਚਲ ਤੁਹਾਡਾ ਜੀ ਸਾਡਾ ਵਧੀਆ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਲ ਐ ਹਨ ਜੀ ਵਧੀਆ ਜੀ ਹੋਰ ਕੀ ਕਰ ਰੀ ਸੀ ਤੁਸੀ ਬਾਸ ਫ੍ਰੀ ਬੇਠੀ ਹੋਈ ਸੀ ਤੁਸੀਂ ਦੱਸੋ ਤੁਸੀਂ ਕੀ ਕਰ ਰਹੈ ਸੀ ਬਾਸ ਕੁਸ਼ ਨੀ ਮੇਂ ਵੀ ਫ੍ਰੀ ਬੇਠੀ ਸੀ ਹੋਰ ਤੁਸੀ ਕਾਲ ਕੀਤੀ ਕੋਈ ਕਾਲ ਕੀਤੀ ਤੁਹਾਨੂੰ ਹਾਜੀ ਮੈ ਨਾ ਤੁਹਾਡੀ ਕੋਲੋ ਥੋੜੀ ਜੀ ਇੰਫੋਰਮੇਸ਼ਨ ਲੈਨੀ ਸੀ ਓਕ੍ਸ੍ਫੋਰਡ ਯੂਨੀਵਰਸਿਟੀ ਬਾਰੇ ਅਗਰ ਤੁਹਾਨੂੰ ਉਸ ਬਾਰੇ ਕੁਝ ਪਤਾ ਹੈ ਤਾਂ ਦਸ ਸਕਦੀ ਹੋ

ਓਕ੍ਸ੍ਫੋਰਡ university ਬਰਤਾਨੀਆ ਦੇ ਸ਼ਿਹਰ ਓਕ੍ਸ੍ਫੋਰਡ ਵਿਚ ਇਕ university ਐ ਇਹ ਦੁਨਿਯਾ ਦੀ ਦੂਸਰੀ ਤੇ ਸੱਭ ਤੋਂ ਪੁਰਾਨੀ ਅੰਗ੍ਰੇਜ਼ੀ ਬੋਲਣ ਵਾਲੀ university ਹੈ ਏਥੀ ਗਿਆਰਵੀਂ ਸਦੀਂ ਤੋ ਪੜਾਈ ਹੋ ਰਾਇ ਹੈ university ਤੇਜ਼ੀ ਨਾਲ ਵਾਦ ਦਾ ਹੋਇਆਂ ਜਦੋਂ ਅੰਗ੍ਰੇਜ਼ ਬਦਸ਼ਾ ਹੇਨਰੀ ਨੀ ਅੰਗ੍ਰੇਜ਼ ਵਿਦਿਆਰਥੀਆਂ ਨੂੰ ਸੈਂਟ ਥਾਮੋਸ ਬੀਕੇਟ ਦੇ ਕਤਲ ਮਗਰੋਂ ਪੈਰਿਸ ਯੂਨੀਵਰਸਿਟੀ ਪਰ੍ਹਨ ਤੋ ਰੋਕ ਦਿਤਾ ਬਾਰਾ ਸੋ ਨੋ ਚ ਏਥੋਂ ਦੇ ਵਿਦਿਆਰਥੀਆਂ ਵਿਚਕਾਰ ਇਕ ਰਾਫੜਾ ਪੈ ਗਿਆ ਤੇ ਜਿਸ ਤੋਂ ਏਥੀ ਲੋਕ ਕੈਮ੍ਬ੍ਰਿਦ੍ਗੇ ਨਾਸ ਗਏ ਅਤੇ ਇੰਜ ਕੈਮ੍ਬ੍ਰਿਦ੍ਗੇ ਕੈਮ੍ਬ੍ਰਿ ਯਨੀਵਰਸਿਟੀ ਦੀ ਨੀਹ ਪੈਈ ਦੋਂਵੇਂ ਯੂਨੀਵਰਸਿਟੀ ਰਾਲਦੀਆਂ ਵੀ ਹਨ ਪਰ ਦੋਨਾ ਚ ਜੋੜ ਵੀ ਬਾੜਾ ਪੁਰਾਣਾ ਹੈ ਬਾਰਾ ਸੋ ਉਨਾਨ੍ਜਾ ਵਿਚ ਯੂਨੀਵਰਸਿਟੀ ਕਾਲਜ ਆਕਸਪੋ਼੍ਡ ਇਥੇ ਬਣਨ ਵਾਲਾ ਪਹੀਲਾ ਕਾਲਜ ਸੀ ਦੋ ਹਜ਼ਾਰ ਅੱਠ ਵਿਚ green templeton ਆਖਰੀ ਓਕ੍ਸ੍ਫੋਰਡ ਯੂਨੀਵਰਸਿਟੀ ਬਰਤਾਨੀਆਂ ਦੀਆਂ ਵਿਦਿਆ ਯੂਨੀਵਰਸਿਟੀਆਂ ਚ ਉਤਲੀ ਪਰ ਹਰ ਓਥੇ ਰਹਿਣ ਵਾਲੀ ਯੂਨੀਵਰਸਿਟੀ ਹੈ ਓਕ੍ਸ੍ਫੋਰਡ ਲਗਾਤਾਰ ਦੁਨਿਆਂ ਦਿਆਂ ਦਸ ਵਿਦਿਆਂ ਯੂਨੀਵਰਸਿਟੀਆਂ ਚ ਆ ਰਹੀ ਹੈ ਇਹ ਯੂਰੋਪ ਦਿਆਂ ਵਿਦਿਆ ਤੇ ਖੋਜ ਪਰਖ ਕਰਨ ਵਾਲੀਆਂ ਯੂਨੀਵਰਸਿਟੀਆਂ ਚ ਗਿਨੀ ਜਾਂਦੀ ਹੈ ਯੂਨੀਵਰਸਿਟੀ ਪੜਾਈ ਹਫਤਾ ਵਾਰ tutorial ਤੇ ਓਹਦੀ ਨਾਲ ਉਸਤਾਦਾਂ ਦੇ ਲੈਕਚਰਾਰ sorry ਉਸਤਾਦਾ ਦੇ ਲੈਕਚਰ ਲੋਬਟਲੈਬੋਟਰੀ ਪਰੈਕਟੀਕਲ ਦੇ ਦੁਆਲੇ ਕਮ ਦੀ ਏ ਜਿਸ ਨੂੰ ਓਕ੍ਸ੍ਫੋਰਡ ਦੇ ਕਾਲਜ ਤੇ ਹਾਲ ਆਪ ਬੰਦੋਬਸਤ ਕਰਦੀ ਹਨ ਇਹ ਯੂਨੀਵਰਸਿਟੀ ਏਥ੍ਤੀ ਕਾਲਜਾਂ ਤੇ ਛੇ ਪ੍ਰਾਈਵੇਟ ਹੱਲਾਂ ਨਾਲ ਰਲ ਕ ਬਣ ਦੀ ਹੈ ਏਸ ਯੂਨੀਵਰਸਿਟੀ ਦੇ ਪੜੇ ਲਿਖੀ ਹੋਏ ਲੋਕ ਲੋਕ ਵਾਧੀਆਂ ਵਿਦਿਆਰਥੀ ਵਿਗਿਆਨੀ ਖੋਜੀ ਫੋਜੀ ਸਯਾਸੀ ਤੇ ਲਿਖਾਰੀ ਮੰਨੀ ਗਏ ਹਨ ਯੂਨੀਵਰਸਿਟੀ ਦੇ ਬਤੀ ਵਿਦਿਆਰਥੀਆਂ ਨੇ ਸ੍ਕਿਏਨ੍ਕੇ ਵਿਚ ਨੋਬਲੇ ਇਨਾਮ ਲਿਆ ਹੈ ਠੀਕ ਐ ਜੀ ਹਨ ਜੀ ਏਥੋਂ ਤਕ ਤਾਂ ਪਤਾ ਲਾਗ ਗਿਆ ਅਗਲੀ oxford university ਦੇ ਮੁ਼ਡ ਬਾਰੇ ਥੋਰਾ ਦਸ ਸਕਦੀ ਹੋ ਜਿਸ ਵਿਚ ਏਸ ਨੇ ਬਰਤਾਨੀਆਂ ਦੇ ਸੂਬੀ ਇੰਗ੍ਲੈੰਡ ਦੀ ਆ ਕਾਉਂਟੀ ਓਕ੍ਸ੍ਫੋਰਡ ਸ਼ਿਹਰ ਅਤੇ ਸ਼ੇਹਰ ਓਕ੍ਸ੍ਫੋਰਡ ਏਚ ਮਤਲਬ ਨ੍ਯੂ ਰਖਣ ਦਾ ਠੀਕ ਦੁਨਿਯਾ ਸਾਲ ਕਿਸੀ ਪਤਾ ਨਹੀ ਪਰ ਦੋ ਹਜ਼ਾਰ ਛੇ ਦੀ ਪਢ਼ਾਈ ਸ਼ੁਰੂ ਹੋ ਗਈ ਸੀ ਏਸ ਬਰੀ ਥੇਕ ਹੈ ਜੀ ਤੇ ਕਹਿੰਦੇ ਇਸ ਤੋਂ ਅਗੇ ਮੈ ਤੁਹਾਨੂ ਏ ਦਸ ਦਿੰਦੀ ਆ ਕਿ ਗਾਯਾਰਾ ਸੂ ਸ੍ਤਾਥ ਏਚ ਜਦੋਂ ਪੈਰਿਸ university ਫ੍ਰਾਂਸ ਏਚੋ ਵਿਦੇਸ਼ੀ ਪਾਰ੍ਹ੍ਕੂਵਾਂ ਨੂ ਕਦ ਦਿਤਾ ਗਯਾ ਤੇ ਓਹਨਾ ਵਿਚੋਂ ਕੋਈ ਓਕ੍ਸ੍ਫੋਰਡ ਆ ਗਏ ਅਤੀ ਏਸ university ਨੂ ਵਾਦਾ ਦਿਤਾ ਬੇਲਜ ਦਾ ਤਾਰੀਖ ਲਿਖਾਰੀ ਗਿਯਰਲਡ ਗਿਆਰਾ ਸੋ ਅਠਾਸੀ ਨੂ ਇਥੇ ਪੜਾ ਰਿਹਾ ਸੀ ਇਮੁ ਜਿਹੜਾ ਫ੍ਰਿਜ੍ਲੈੰਡ ਤੋਂ ਸੀ ਤੇ ਗਿਆਰਾ ਸੋ ਨਬੇ ਵਜੋ ਅਹ ਵਜੋ ਇਥੇ ਆਇਆ ਏਥੋਂ ਦੇ ਪਹਿਲੇ ਵਿਦੇਸ਼ੀ ਪੜਾਕੂਆ ਵਿਚੋ ਸੀ

ਤੇਰ੍ਹਵੀਂ ਸਾਦੀ ਦੇ ਵਿਚਕਰ ਕਈ ਲੋਕਾਂ ਨੀ ਅਪਣੇ ਖਾਰਚੇ ਤੇ ਉਥੇ ਕਾਲਜ ਬਣਵਾਏ ਏਹੋ ਜਾਏ ਲੋਕਾਂ ਵਿਚ ਵਿਲ੍ਲੀਅਮ ਓਫ ਡਰਹਮ ਸੀ ਜਿੰਨੀ ਬਾਰਾ ਸੂ ਉਨਾਨ੍ਜਾ ਵਿਚ ਯੂਨੀਵਰਸਿਟੀ ਕਾਲਜ ਓਕ੍ਸ੍ਫੋਰਡ ਤੇ ਜਾਨ ਵਾਲੀਵਾਲ ਨੇ ਜਿਹੜਾ ਸਕਾਟਲੈੰਡ ਦੇ ਬਾਦਸ਼ਾਹ ਦਾ ਪਿਤਾ ਸੀ ਨੇ ਵਾਲੀਵਾਲ ਕਾਲੇਜ ਓਕਸਫੋਰਡ ਬਾਰਾ ਸੋ ਤਾਰੇਠ ਵਿਚ ਬਨਾਯਾ ਬਾਰਾ ਸੋ ਚੋਹਟ ਵਿਚ ਵਾਲ੍ਟਰ ਡੀ ਮਰਟਨ ਨੇ ਜਿਹੜੇ ਪਹਿਲਾ ਇੰਗ੍ਲੈਡ ਦਾ ਚਾਂਸਲਰ ਸੀ ਮਰਟਨ ਕਾਲਜ ਓਕ੍ਸ੍ਫੋਰਡ ਦਾ ਉਸਨੇ ਇਸ ਕਾਲਜ ਨੂੰ ਇੰਜ ਚਲਾਯਾ ਕਹ ਇਹ ਕਾਲਜ ਏਥੋਂ ਦੇ ਦੂਜੀ ਕਾਲਜਾ ਤੇ ਸਿਰਫ ਕੈਮਬ੍ਰਿੰਗ ਯੂਨੀਵਰਸਿਟੀ ਲਈ ਇਕ ਉਧਾਰਨ ਬਨਯ ਠੀਕ ਹੈ ਜੀ ਹਾਂਜੀ ਇਥੋ ਤਕ ਤਾਂ ਜੀ ਤੁਸੀਂ ਬੋਹਤ ਵਧਿਆ ਤਰੀਕ਼ੇ ਨਾਲ ਮੇਨੂ ਦਸਿਆ ਗਾਡੀਜ ਫ਼ਨਾ ਵੇਲੇ ਦੀਆ ਨਵੀਆ ਸੋਚਾਂ ਨੀ ਆਕਸਫੋਰਡ ਨੂ ਅਪਨੇ ਰੰਗ ਵਿਚ ਰੰਗ ਲਿਆ ਸੀ ਤੇ ਯੂਨਾਨੀ ਬੋਲੀ ਦੀ ਪੜਤ ਸ਼ੁਰੂ ਹੋ ਗਈ ਸੀ ਇਥੇ, ਏਸ ਵਾਰੀ ਥੋਰਾ ਜੇਹਾ ਦਸ ਸਕਦੀ ਹੋ? ਹਾਂਜੀ ਜੀ ਏਸ ਵਿਚ ਇਹ ਚੀਜ਼ ਆ ਜਾਂਦੀ ਹੈ ਕਿ ਜਿਹੜੀ ਵਿਪਹਾਰ ਮੀਸਣ ਦੇ ਤੁਰਨ ਨਾਲ ਏਥੋਂ ਕੈਥੋਲਿਕ ਉਸਤਾਦ ਨਾਸੇ ਪੁਰਾਨੀ ਵਾਲ ਦੀ ਪਢ਼ਾਈ ਨੂ ਸ਼ਡ ਕੇ ਰੇਨਿਸਤਾ ਵਾਲ ਦੀ ਪਢ਼ਾਈ ਦਾ ਰਿਵਾਜ ਪਿਆ ਸੋਲਾ ਸੋ ਚਾਤੀਸ ਵਿਚ ਵਿਲਿਅਮ ਲਾਓਡ ਕੰਟਰ ਬਾਰੀ ਦੇ ਅਰਚ ਭਿਸ਼ਾਪ ਨੇ ਏਥੋਂ ਦੇ ਕਾਲਜਾ ਲਈ ਅਸੂਲ ਬਣਾਏ ਜੇੜੇ ਸੋਲ੍ਹ੍ਵੀ ਸਦੀ ਦੇ ਮੁੰਡ ਤਕ ਲਾਗੂ ਰਹੀ ਪੰਦ੍ਰ ਸੋਛਿਆਸੀ ਵਿਚ ਓਕ੍ਸ੍ਫੋਰਡ ਯੂਨੀਵਰਸਿਟੀ ਪ੍ਰੇਸ ਨੀ ਯੂਨੀਵਰਸਿਟੀ ਤੇ ਆਮ ਲੋਕਾਂ ਲੈ ਕਿਤਾਬਾਂ ਛਾਪਣ ਦਾ ਮੁੜ੍ਹ ਰਖ੍ਯਾ ਅੰਗ੍ਰੇਜ਼ੀ ਘਰ ਦੀ ਲੜਾਈ ਸੋਲਾਹ ਸੂ ਬਯਾਲੀ ਤੋ ਸੋਲਾਹ ਸੂ ਉਨਾਨ੍ਜਾ ਵਿਚ ਯੂਨੀਵਰਸਿਟੀ ਬਾਦਸ਼ਾਹ ਵਾਲ ਸੀ ਤੇ ਸ਼ੇਹਰ ਪਾਰਲੀਮੇਂਟ ਵਾਲ ਅਠਾਰਵੀਂ ਸਾਡੀ ਡੀ ਵਿਚ ਕਰ ਤੋ ਯੂਨੀਵਰਸਿਟੀ ਨੇ ਫੇਰ ਸਿਆਸਤ ਵਿਚ ਹਿੱਸਾ ਨਾ ਲ੍ਯ ਤੇ ਕਹਿਦੇ ਓਕ੍ਸ੍ਫੋਰਡ ਮੋਵੇਮੇੰਟ ਅਧਰ ਸੋ ਤੇਤੀ ਤੋ ਅਠਾਰਾ ਸੋ ਪੰਤਾਲੀ ਨੀ ਉਨੀਵੀ ਸਾਡੀ ਡੀ ਮੁੜ੍ਹ ਤੋ ਉਨਿਵੇਰ੍ਸਿਟੀ ਨੂ ਇਕ ਨਾਵਾ ਰੂਪ ਦਿਤਾ ਜਾਪਾਨੀ ਵੀ ਜਗਾਹ ਲਿਖ ਕਹ ਦਾਖਲੀ ਦਾ ਇਮਤਿਹਾਨ ਲਿਆ ਜਾਂ ਲਾਗ ਪ੍ਯ ਮਜ਼ਹਬੀ ਮਾਮ੍ਲ੍ਯਾ ਵਿਚ ਚੋਖੀ ਆਜ਼ਾਦੀ ਦਿਤੀ ਗਈ ਸਵਾਨਿਯਾ ਲਈ ਚਾਰ ਕਾਲਜ ਵੀ ਖੁਲ ਗਏ council ਨੀ ਰੋਜ ਦੀ ਮਜ਼ਹਬੀ ਇਬਾਦਤ ਦਾ ਲਾਜ਼ਮੀ ਕਰਨਾ ਮੁਕਾ ਦਿਤਾ university ਵਿਚ ਜੋਰ ਤੇ ਕਲਾ ਲਿਖੀ ਪਰ੍ਹਤ ਤੇ ਸੀ ਵੇਲੇ ਨਾਲ ਸਾਈਂਸ ਤੇ ਦੂਜੀਆਂ ਪੜਤਾ ਵੀ ਲਾਰੈਯਾਂ ਗਈਆਂ ਪੁਰਾਨੀ ਉਨਾਨੀ ਉਨੀ ਸੂ ਵੀ ਤਕ ਟੀ ਲਾਤੀਨੀ ਉਨੀ ਸੂ ਸਾਠ ਤਕ ਦਾਖਲੀ ਲੈ ਜ਼ਰੋਰੀ ਸੀ ਕਮਿਊਨਿਜ਼ਮ ਟੀ ਨਾਜ਼ੀ ਜ੍ਰਮਨੀ ਤੋ ਨਾ ਸਕੇ। ਕਈ ਵਧੀਆ ਉਸਤਾਦ ਵੀ ਆਕਸਫੋਰਡ ਨੂ ਮਿਲੈ ਆਕਸਫੋਰਡ ਨੀ ਬਰਤਾਨੀਆ ਡੀ ਸਮਾਜ ਡੀ ਹਰ ਪਾਸੀ ਨੂ ਵਧੀਆ ਲੋਕ ਦਿਤੇ ਚਾਲੀ ਤੋ ਵਧ ਨੋਬਲੇ ਇਨਾਮ ਟੀ ਪਜਾਹ ਤੋ ਵਧ ਦੁਨਿਯਾ ਡੀ ਅਖੁਵਾ ਦਾ ਜੋਰਰ ਏਸ ਉਨਿਵੇਰ੍ਸਿਟੀ ਨਾਲ ਸਬੰਦਿਦ ਹੈ ਅੱਗੀ ਮੇਂ ਤੁਹਾਨੂ ਸਵਾਨਿਯਾ ਦੀ ਪਢ਼ਾਈ ਬਰੀ ਵੀ ਦਸ ਦੇਣੀ ਆਂ

ਹਾਜੀ ਕਹਿੰਦੇ ਲੇਡੀ ਮਾਰਕ ਮਾਰਗ੍ਰੇਟ ਹਾਲ ਓਕ੍ਸ੍ਫੋਰਡ ਟੀ ਸਿਮਰੋ ਲੇ ਕੋਲ੍ਲੇਗੇ ਓਕ੍ਸ੍ਫੋਰਡ ਸਵਾਨਿਯਾ ਲੈ ਖੁਲਨ ਪਹਲੀ ਕੋਲ੍ਲੇਗੇ ਸਨ ਇੰਨਾ ਦੋ ਕੋਲ੍ਲੇਗਾਂ ਡੀ ਪਹਲੀ ਇਕਿ ਪਰ੍ਹਾਕੂ ਇਕ ਬਕ਼ਰੀ ਡੀ ਟੀ ਅਤੀ ਲਗਣ ਵਾਲੀ ਕਲਾਸ ਬੜਦੇ ਪਾਰ੍ਹ੍ਡੀ ਸਨ ਇੰਨਾ ਮਗਰੋਂ ਸੈਂਟ ਹੁੰਗ ਕੋਲ੍ਲੇਗੇ ਓਕ੍ਸ੍ਫੋਰਡ ਅਥਾਰ ਸੂ ਚਿਯਾਸੀ ਵਿਚ ਸੇੰਟ ਹਿਲਡਾ ਕਾਲੇਜ ਉਨੀ ਸੂ ਤ੍ਰਾਂਵ੍ਯ ਵਿਚ ਸੈਂਟ ਇੰਸਕਾਲੇਜ ਓਕ੍ਸ੍ਫੋਰਡ ਅਥਾਰ ਸੋ ਉਨਾਸੀ ਵਿਚ ਖੁਲੀ ਓਕ੍ਸ੍ਫੋਰਡ ਪਢ਼ਾਈ ਵਿਚ ਮਰਦਾਂ ਦਾ ਗਢ਼ ਸੀ ਸਾਤ ਅਕਤੂਬਰ ਉਨੀ ਸੂ ਵੀ ਨੂ ਸਵਾਨਿਯਾ ਨੂ ਪੂਰੀ ਵਾਲ ਨਾਲ ਏਥੀ ਪਰ੍ਹਨ ਟੀ ਦੇਗ੍ਰੀ ਲੈਣ ਦੀ ਆਜ਼ਾਦੀ ਮਿਲੀ ਉਨੀ ਸੂ ਸਤੀ ਵਿਚ ਸਵਾਨਿਯਾ ਦਾ ਕ਼ੁਓਤਾ ਇਕ ਚੋਥੀ ਰਖਣ ਦਾ ਕ਼ਾਨੂਨ ਬਨਿਆਂ ਬਣਾਇਆਂ ਗਿਆ ਜੇਰ੍ਰਾ ਉਨੀ ਸੂ ਸਤਵੰਜਾ ਤਕ ਲਾਗੋ ਰਿਹਾ ਬਰੀਜ਼ ਅ ਨੋਸੇ ਕੋਲ੍ਲੇਗੇ ਓਕ੍ਸ੍ਫੋਰਡ ਈਸਾ ਕੋਲ੍ਲੇਗੇ ਓਕ੍ਸ੍ਫੋਰਡ ਵਾਧਾਮ ਕੋਲ੍ਲੇਗੇ ਓਕ੍ਸ੍ਫੋਰਡ